ਫਾਇਦਾ ਹੈਗਾ ਕੇ ਇਹ soft ਰਹਿਣਗੇ ਤੁਹਾਨੂੰ ਖਾਣ ਚ ਵੀ tasty ਲੱਗਣਗੇ

ਹਾਂਜੀ ਹਾਂਜੀ ਹੋਰ ਦੱਸੋ ਜੀ ਚ ਚਨਾ ਚਾਟ ਖਾਈ ਹੈ ਤੁਸੀਂ

ਕਿਉਂਕਿ ਮੈਨੂੰ ਨਾ ਅਜੀਬ ਜਾ feel ਹੁੰਦਾ ਹੈ ਪਤਾ ਨੀ ਸਾਡੀ recipe ਨੀ ਸਹੀ ਹੈਗੀ ਅਸੀਂ ਨਾ ਕੱਚੇ ਚਨੇ ਬਣਾਉਂਦੇ

ਨੂੰ ਹਾਂ ਆਪਾਂ ਰਾਤ ਨੂੰ ਭਿਉਣਾ ਉਹਨੂੰ ਸਵੇਰੇ ਉਹਨਾ ਨੂੰ boil ਕਰਨਾ ਆਪਾਂ

ਭਿਉ ਕੇ ਰੱਖ ਦੋ ਪਾਣੀ ਚ ਸਵੇਰੇ boil ਕਰਨਾ ਗੈਸ ਤੇ ਉਬਾਲ ਕੇ ਉਹਨਾ ਨੂੰ ਫ਼ੇਰ ਉਹ ਚਨੇ ਜਿਹੜੇ ਨੇ ਉਹਨਾ ਵਿੱਚ ਮਿਰਚ ਨਮਕ ਪਿਆਜ ਟਮਾਟਰ ਇਹ ਸਾਰਾ

boil ਜਿਵੇਂ ਆਪਾਂ ਸਬਜ਼ੀ ਲਈ boil ਕਰਦੇ ਹਾਂ

ਸਾਨੂੰ ਪਤਾ ਲੱਗਣਾ ਚਾਹੀਦਾ ਨਹੀਂ ਮੈਂ ਤਾਂ ਇਹ ਕਹੂੰਗੀ ਅਗਰ ਤੁਹਾਡੇ ਕੋਲ ਪਾਈਆ ਛੋਲੇ ਤੁਸੀਂ ਉਬਾਲ ਰਹੇ ਹੈਗੇ ਹੋ ਤਾਂ ਤੁਸੀਂ ਘੱਟੋ ਘੱਟ ਵੀ ਅੱਧਾ ਘੰਟਾ ਉਬਲਣ ਦੋ sim ਗੈਸ ਤੇ

ਹੋਊਗਾ ਮੇਰਾ ਹਾਂਜੀ ਉਹਨੂੰ ਉੱਥੇ boil ਹੋਣ ਦੋ ਤੇ ਉਸ ਤੋਂ ਬਾਅਦ ਉਹ ਕੱਡਲੋ ਬੱਸ

ਜਿਹੜਾ ਪਾਣੀ ਅਗਰ ਬਚਦਾ ਥੋੜਾ ਰਿਹ ਗਿਆ ਪਾਣੀ ਤਾਂ ਉਹ ਪਾਣੀ ਵੀ waste ਨਾ ਕਰਿਓ ਉਸ ਪਾਣੀ ਦਾ ਸੂਪ ਸੂਪ ਬਣਾ ਸਕਦੇ ਹੋ

ਠੀਕ ਹੈ ਜੀ ਸੂਪ ਵੀ ਮਤਲਬ ਜਿਹੜਾ ਤਾਂ ਚਨਾ ਚਾਟ ਬਣਗੀ ਮਤਲਬ ਪਿਆਜ ਟਮਾਟਰ ਤੇ ਹਰੀ ਮਿਰਚ ਹਲਕੀ ਜੀ ਪਾਦੋ ਵਿੱਚ ਨਿੰਬੂ ਪਾ ਦੋ ਆਪਣੇ ਸਵਾਦ ਅਨੁਸਾਰ

powder ਜ਼ੀਰਾ powder ਭੁੰਨਿਆ ਹੋਇਆ ਉਹ ਪਾਦੋ ਵਿੱਚ ਹਾਂਜੀ ਹਾਂ ਬਹੁਤ ਮਜ਼ੇਦਾਰ diet ਬਣਦੀ ਹੈਗੀ ਇਹ ਤੇ ਉਸਤੋਂ ਉਸਤੋਂ ਇਲਾਵਾ ਜਿਹੜਾ ਬਾਕੀ ਤੁਸੀਂ ਆਪਣਾ ਪਾਣੀ ਬਚ ਗਿਆ ਤਰੀ ਚ ਪਾ ਲੈਣਾ ਉਬਲਿਆ ਹੋਇਆ ਪਾਣੀ ਹੈਗਾ ਉਹਦੇ ਵਿੱਚ ਵੀ ਆਪਾਂ ਇੱਕ bread ਜਾ ਭੁੰਨ ਕੇ ਨਾ ਤਵੇ ਤੇ ਭੁੰਨ ਕੇ bread ਨੂੰ ਘਿਓ ਤੋਂ ਬਿਨਾ ਹੀ ਏਵੇਂ ਰਾਡ ਕੇ ਨਾ ਉਹਨੂੰ ਕ੍ਚੋਰ ਭ੍ਚੋਰ ਕਰਲੋ ਉਹਦੀ ਉਸ ਪਾਣੀ ਦੇ ਵਿੱਚ ਪਾਦੋ ਉਬਲੇ ਹੋਏ ਪਾਣੀ ਦੇ ਵਿੱਚ ਠੀਕ ਹੈ ਜੀ ਹਾਂਜੀ ਉਹਦੇ ਵਿੱਚ ਨਾ ਬਰੀਕ ਬਰੀਕ ਜੇ ਬਿਲਕੁਲ ਬਰੀਕ ਪਿਆਜ ਦੋ ਚਾਰ ਦਾਣੇ ਬੱਸ

ਤੇ ਨਮ ਨਮਕ ਮਿਰਚ ਜ਼ੀਰਾ ਆਪਣੇ ਸਵਾਦ ਅਨੁਸਾਰ ਪਾਦੋ ਤਾਂ ਉਹ ਇੱਕ ਵੀ ਤਿਆਰ ਚਨਾ ਸੂਪ ਵੀ ਤਿਆਰ ਹੋਜੂਗਾ ਇੱਕ ਸਬ੍ਜ਼ੀ ਤੋਂ ਹੀ ਮਤਲਬ ਮਤਲਬ ਇੱਕ ਚੀਜ਼

ਦੋ ਨੀ ਦੋ ਨੀ ਮੈਂ ਤਾਂ ਚਾਰ ਪੰਜ ਇੱਕਠੇ ਬਣਾ ਦੂਂਗੀ ਉਹਦੀ ਸਬ੍ਜ਼ੀ ਵੀ ਬਣਜੁਗੀ ਜਿਹੜੀ gravy ਦਾ ਆਪਾਂ ਸੂਪ ਬਣਾਇਆ ਅਗਰ ਸੂਪ ਨਹੀਂ ਪੀਣਾ ਕਿਸੇ ਨੇ ਤਾਂ ਆਪਾਂ ਤੜਕਾ ਬਣਾ ਕੇ ਉਸ ਤਰੀ ਨੂੰ ਤਰੀ use ਕਰੋ ਵਿੱਚ ਚਨੇ ਉਬਾਲ ਕੇ ਪਾਦੋ ਤੇ ਉਹ ਆਪਣੇ gravy ਵਾਲੇ ਚਨੇ ਬਣ ਜਾਣਗੇ

ਚਾਰਟ ਹੋਜੂਗੀ ਸੂਪ ਵੀ ਹੋਜੂਗਾ gravy ਵਾਲੇ ਚਨੇ ਵੀ ਹੋ ਜਾਣਗੇ

ਇਓਂ ਹੀ ਕਹਿ ਸਕਦੇ ਹੈਗੇ ਬੱਸ ਇਹ ਇਹ ਮਤਲਬ ਇੱਕ ਆਪਣੇ ਆਪ ਨੂੰ ਬਣਾਉਣਾ ਆਉਣਾ ਚਾਹੀਦਾ ਮਤਲਬ

ਪਤਾ ਹੋਣੀ ਚਾਹੀਦੀ ਹੈ ਫ਼ੇਰ ਤਾਂ ਸਭ ਕੁੱਝ ਆਪੇ ਬਣ ਜਾਂਦਾ

ਠੀਕ ਹੈ ਜੀ ਫ਼ੇਰ

ਨਮਸ਼ਕਾਰ ਜੀ ਅਨੁ mam ਕਿਆ ਹਾਲ ਏ

ਹਾਂਜੀ mam

ਹਾਂਜੀ mam

ਬਹੁਤ ਹੀ ਵਧੀਆ topic ਹੈ mam

ਸਾਡਾ ਅੱਜ ਕਲ health ਦਾ topic ਜਿਹੜਾ ਹੈ ਬਹੁਤ ਵਧੀਆ

ਹੋਣਾ ਬਹੁਤ ਜਰੂਰੀ ਹੈ ਅੱਜ ਦੇ time ਦੇ ਵਿੱਚ ਜਿਸ ਤਰਾਂ ਅਸੀਂ ਗੱਲ ਕਰਾਂਗੇ health ਦੇ ਬਾਰੇ ਵਿੱਚ

ਕਿਸ ਤਰਾਂ change ਹੁੰਦੀ ਜਾ ਰਹੀ ਏ

ਅੱਜ ਦਾ time ਜਿਹੜਾ ਹੈ

ਜਿਹਦੇ ਵਿੱਚ schedule ਜਿਹੜਾ ਹੈ ਬਹੁਤ ਜਿਆਦਾ busy ਹੋਣ ਕਰਕੇ

ਕੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ diplo

parents ਨੂੰ ਵੀ ਉਹਨਾਂ ਨੂੰ ਬਹੁਤ ਵਾਰੀ ਉਹਨਾਂ ਨੂੰ

ਕੁਛ ਚੀਜ਼ਾਂ ਇਸ ਤਰਾਂ ਵੀ ਦੀਆਂ ਹੁੰਦੀਆਂ ਨੇ ਜਿਹੜੀਆਂ ਕੀ ਬਚਿਆਂ ਨੂੰ

ਕੁਛ ਉਹਨਾਂ ਦੀਆਂ personal ਜਿਹੜੀਆਂ ਨੇ

ਦੂਸਰੀ ਗੱਲ ਉਹਨਾਂ ਨੂੰ ਸੋ i think ਦੇ ਵਿੱਚ ਉਹਨਾਂ ਨੂੰ ਉਹ knowledge ਨੀ ਮਿਲਦੀ ਗੀ

ਵਿੱਚ ਬਹੁਤ ਵੱਡੀ ਦਿਕਤ ਹੈ

ਆ ਤੇਨੂੰ ਵੱਡੇ ਨੂੰ ਬਹੁਤ depression ਆਇਆ